ਜਿਨ੍ਹਾਂ million subscribers ਹੋ ਗੇ ਆ ਉਹ ਇਹਨਾਂ ਤੋਂ ਪੈਸਾ ਕਮਾਂਦੇ ਆ ਆਪਣੀ ਰੋਜ਼ੀ ਰੋਟੀ ਇਸੇ ਤਰਾਂ ਤੋਂ ਤੂੰ ਦੇਖਿਆ ਹੋਣਾ ਕਿੰਨੀਆਂ video facbook ਤੇ viral ਹੁੰਦੀਆਂ ਨੇ ਕੀਨੇ ਬੰਦੇ famous ਹੋ ਗਏ ਉਹ data use ਕਰਕੇ ਵੀਡੀਓ viral ਕਰਦੇ ਪਈਏ facebook ਤੇ ਜੇ ਮਨ ਲੈ four G data ਨਹੀਂ ਹੁੰਦਾ two G three G ਹੁੰਦਾ ਤੇ ਕੋਈ ਬੰਦਾ ਆਪਣੀ videofacebook ਤੇ ਬਣਾ ਕੇ upload ਕਰ ਸਕਦਾ ਸੀ ਕੋਈ ਮਾੜਾ ਬੰਦਾ famous ਹੋ ਸਕਦਾ ਜਾ ਕਿਉਕਿ ਲੋਕਾਂ ਨੇ ਦੇਖਣੀਆਂ ਨਹੀਂ ਸੀ ਕਿਉਕਿ ਓਹਨਾ ਕੋਲ data ਨਹੀਂ ਹੋਣਾ ਸੀ speed ਵਾਲਾ ਹੁਣ ਤੂੰ ਦੇਖਿਆ ਹੋਣਾ ਆਪਣੀ facebook open ਹੀ ਕਰ ਜਿੰਨੀਆਂ video ਹੈ ਗਈਆਂ ਇਕ ਦਮ ਖੋਲ੍ਹਣੀਆਂ ਸ਼ੁਰੂ ਹੋ ਜਨ ਗਈਆਂ ਨਾਲ ਹੀ ਮਾਰਾ ਜਾ ਉਤੇ ਕਰ ਦੂਜੀ ਤੀਜੀ ਮਤਬਲ ਕਿ speed ਹੀ ਇੰਨੀ ਹੋ ਗਈ ਇਸ ਕਰਕੇ ਜਿਹੜੀ ਚੀਜ਼ ਨਹੀਂ ਦੇਖਣੀ ਉਹ ਵੀ show ਹੋਣ ਲੱਗ ਗਈ ਆ

ਹੂੰ

ਹਾਂ ਗੱਲ ਸਹੀ ਆ ਮੈਂ ਕਹਿੰਦਾ ਪਿਆ ਕਿ net speed ਜਿਆਦਾ ਹੋਣ ਕਰਕੇ ਸਦਾਏ ਬਹੁਤ ਕੰਮ ਸੋਖੇ ਹੋ ਗਏ ਨੇ ਪਹਿਲੇ ਬਹੁਤ ਜਿਆਦਾ time ਲੱਗ ਦਾ ਹੁੰਦਾ ਸੀ ਅਜ ਕਲ ਉਹ ਕਮ second ਵਿਚ ਹੋ ਜਾਂਦਾ ਆ ਮਤਬਲ benefit ਓਹਦਾ ਹੀ ਆ ਜੇ ਸਾਡੇ ਕੋਲ ਆਹ ਚੀਜ਼ਾਂ ਨਾ ਹੁੰਦੀਆਂ ਤੇ ਸਾਡਾ ਕਿੰਨਾ time ਲੱਗਣਾ ਸੀ ਜੇ ਅਸੀਂ five G ਦੀ ਗੱਲ ਕਰੀਏ ਇਹਦੇ ਨੇ ਇਹ advantages high speed five G ਜਿਹੜੀ ਹੈ ਗੀ mobile phone ਸੇਵਾ ਜਿਹੜੀ ਹੈ ਸਾਨੂੰ ਕਿ ਕਰਦੀ ਆ highr speed provide ਕਰਦੀ ਆ ਕਿ ਮਿੰਟਾ ਦਾ ਕੰਮ ਸੈਕੰਡ ਵਿਚ ਹੋਣ ਲੱਗ ਗਿਆ video ਵਾਲਾ ਚਾਹੇ movie ਵਾਲਾ ਜਿਥੇ ਇਹ ਚੀਜ਼ਾਂ download ਹੋਣ ਲਗ ਗਿਆ ਇਹੋ ਤੇ benefit ਆ ਸਾਨੂੰ five G ਦਾ ਹੂੰ ਬੋਲੋ ਬੋਲੋ

actually ਵਿਚ ਪਤਾ ਕਿ ਸੀ ਜਿਹੜੇ ਸਾਡੇ ਕੋਲ three G ਜਾ FOUR G ਹੈ ਗਏ ਸੀ ਨਾ ਓਹਦੇ ਵਿਚ ਕਮੀਆਂ ਕਿਸੇ ਦੇ ਵਿਚ LOAD lower latency ਦੀ ਕਮੀ ਸੀ give on order and device until the action ਮਤਬਲ ਕਿ ਕੋਈ tie ਹੁੰਦਾ ਸੀ ਕਿ ਘਟ ਤੇ ਚੁੱਕ ਦਾ ਸੀ ਓਹਦੇ ਕਰਕੇ ਓਹਨਾ ਨੇ ਕੀਤਾ five G ਜਿਹੜੇ ਕਰਕੇ high speed ਜਿੰਦਾ ਦਾਇਰਾ ਵੱਧ ਗਿਆ speed ਕਰਕੇ speed ਵਾਲਾ ਤੂੰ ਦੇਖ ਲੈ ਜਿਥੇ ਜਿਆਦਾ time ਲੱਗਦਾ ਸੀ ਓਥੇ ਘਟ time ਲੱਗਣ ਲੱਗ ਗਿਆ ਇਕ ਚੀਜ਼ ਹੋਰ four G five G mean ਦੇਖ ਲੈ three G ਵਿਚ ਜਿਹੜਾ ਹੁੰਦਾ ਘਟ device connect ਹੁੰਦੇ ਸੀ ਹੁਣ five g ਆ ਗਿਆ ਨਾ but ਹੁਣ five G ਨਾਲ ਜਿਆਦਾ ਜਿਆਦਾ ਜੁੜੇ ਰਹਦੇ ਆ ਜਿਥੇ ਪਹਿਲੇ ਦੋ ਬੰਦੇ whatsapp ਤੇ ਗੱਲ ਕਰਦੇ ਹੁੰਦੇ ਸੀ ਕੁਛ ਵੀ ਪਹਿਲੇ ਦੋ ਬੰਦਿਆਂ ਦੀ ਕਾਲਿੰਗ ਹੁੰਦੀ ਸੀ ਤੂੰ ਦੇਖਿਆ ਹੁਣ ਪਹਲੇ ਦੋ ਬੰਦੇ ਗੱਲ ਕਰ ਸਕਦੇ ਸੀ but four G ਆਂ ਕਰਕੇ ਹੁਣ ਆਪਾ maximum ਬੰਦਿਆਂ ਨਾਲ ਕਾਲਿੰਗ ਕਰ ਸਕਦੇ ਆ ਜਦੋ five G ਆ ਗਿਆ ਫਿਰ ਆਪਾ ਪੂਰੇ ਦੇ ਪੂਰੇ group ਨੂੰ connect ਕਰ ਸਕਦੇ ਆ ਮੇਨ ਤੇ ਆਹੀ benefit ਦੇਖਿਆ ਜੇਏ network selection ਹੋਰ ਇਹਨਾਂ ਦੇ benefit ਖਤਮ ਨਹੀਂ ਹੁੰਦੇ benifit ਤੇ ਇਹਦੇ ਹੈ ਗਏ ਹੈ ਗਏ ਆ ਇਹਨਾਂ disadvantage ਵੀ ਬਹੁਤ ਆਣ ਲੱਗ ਗਏ ਪਾਏ ਆ ਜਿਵੇ ਛੋਟੀ ਛੋਟੀ ਜਾਤੀ ਛੋਟੀਆਂ ਛੋਟੀਆਂ ਜਿਨ੍ਹਾਂ ਪੰਛੀਆਂ ਤੇ ਨਾਮ ਲੈਂਦੇ ਸੀ ਚਿੜੀਆਂ ਘਟਾਰੀਏ ਘਟਾਰੀਏ ਓਹਨਾ ਦੇ colour ਦੀਆ ਘਟਾਰੀਆਂ ਉਹ ਪ੍ਰਜਾਤੀਆਂ ਤੈਨੂੰ ਲਾਬਨੀਆਂ ਨਹੀਂ ਕੋਈ ਕੀਤੇ ਲੈਬ ਜੇ ਗਏ ਨਹੀਂ ਤੇ ਨਹੀਂ ਇਹ five G base ਕਰਕੇ ਇਹਦਾ ਹੋਇਆ ਆ

ਉਹ ਤੇ ਤੇਰੀ ਗੱਲ ਸਹੀ benefit ਦੇਖਿਆ ਜਾਵੇ ਤੇ ਬਹੁਤ ਜਿਆਦਾ benefits ਜੇ ਗਿਣਨ ਲੱਗੀਏ ਤੇ ਗਿਣੇ ਨਹੀਂ ਜਾਣੇ ਕਿਉਕਿ ਸਾਡੇ ਜਿਹੜੇ life speed ਸੀ ਓਹਨਾ ਨੇ smooth ਕਰ ਦਿੱਤੀ ਸੀ ਕਿ ਸਾਨੂ ਪਹਿਲਾ ਕਿੰਨਾ ਕਿੰਨਾ time ਲੱਗਦਾ ਸੀ ਉਹ ਜਿਹੜਾ time management ਕਰ ਦਿੱਤਾ ਆ

ਹੁਣ ਸ਼ਹਿਰ ਵਿਚ ਤਾ ਦੇਖੀ ਜਾਵੇ ਹਾਣਾ ਜਦੋ ਵੀ ਕੋਈ ਚੀਜ਼ ਹੁੰਦੀ ਕੁਛ ਵੀ launch ਹੋਵੇ ਗਏ four G five G six G seven G ਉਹ ਸ਼ਹਿਰ ਵਿਚ ਹੁੰਦਾ ਪਿਆ ਸ਼ਹਿਰ ਵਾਲੇ ਤਾ benefit ਲੈਂਦੇ ਪਏ ਆ ਕਈ ਏਰੀਆ ਏਹਦੇ ਦੇ ਆ ਪੇਂਡੂ ਏਰੀਆ ਲਾਗਲਾ ਜਿਨ੍ਹਾਂ ਵਿਚ ਆਹ ਚੀਜ਼ਾਂ ਅਜੇ ਨਹੀਂ ਲਾਗੂ ਹੁੰਦੀਆਂ ਪਾਇਆ ਕਈ ਪਿੰਡ ਇਹਦੇ ਦੇ ਹੁਣੇ ਆ ਜਿਥੇ four G ਨਹੀਂ ਚਲਦਾ ਪੀਯਾ ਹੋਣਾ ਤੇ five G ਕਦੋ ਚਲੇ ਗਏ

ਹੂੰਹੂੰ ਓਹੀ ਤੇ ਗੱਲ ਆ ਓਹੀ ਤੇ ਗੱਲ ਤੇਰੀ ਸਹੀ ਆ ਮਤਬਲ ਕਿ benefit ਤੇ ਹੈ ਗਾ benefit ਇਕ limted ਏਰੀਆ ਤਕ ਜਿਥੋਂ ਤਕ ਉਸ ਦੀ ਰੇਜ਼ ਐਂਡੀ ਪੈ ਏ ਉਹ ਤੇ benefit ਲੈਂਦੇ ਪਏ ਆ ਜਿਹੜੇ ਬੰਦੇ ਉਸ ਏਰੀਆ ਤੋਂ ਬਹਾਰ ਆ ਓਹਨਾ ਲਈ ਤਾ ਨੁਕਸਾਨ ਹੀ ਆ ਹੈ ਤੇ facilities ਉਹ ਵੀ ਲੈ ਰਹੇ ਨੇ ਹੁਣ ਸ਼ਹਿਰ ਵਿਚ ਲੋਕੀ use ਕਰਦੇ ਪਏ ਆ ਸ਼ਹਿਰ ਵਾਲੇ ਆਪਣੀ life ਨੂੰ smooth ਕਰਿ ਜਾਂਦੇ ਆ but ਯਾਰ ਹੱਕ ਪਿੰਡਾਂ ਵਾਲਿਆਂ ਦਾ ਵੀ ਬਣਦਾ ਤੇ ਚਾਹੀਦਾ ਸਰਕਾਰਾਂ ਨੂੰ ਜਾ ਕੰਪਨੀਆਂ ਨੂੰ ਇਹ ਚੀਜ਼ਾਂ ਪਿੰਡਾਂ ਵਿਚ ਵੀ ਲੈਣੀਆਂ ਚਾਹੀਦੀਆਂ ਨੇ ਕਿਉਕਿ ਓਥੇ ਵੀ ਲੋਕੀ ਰਹਦੇ ਆ ਓਹਨਾ ਨੂੰ ਵੀ ਤੇ facility ਮਿਲਣੀ ਚਾਹੀਦੀ

ਇਕ ਚੀਜ਼ ਹੋਰ ਦੇਖੀ ਮੈਂ ਹਨ ਵਿਚ ਜਦੋ five G speed ਆਣ ਲੱਗ ਪਈ ਤੇ ਇਹਦਾ ਮੈਨੂੰ ਨੁਕਸਾਨ ਆਹ ਲੱਗਦਾ ਪੀਆ ਜਿੰਦਾ ਹੁਣ ਆਪਾ four G ਚਲਦੇ ਆ ਸਾਡੇ four G ਚਲੋ ਆਪਾ ਬਹਾਰ foreign ਦੀ ਗੱਲ ਕਰੀਏ ਤੇ ਦੇਖਿਆ ਜਾਵੇ ਆਪਾ ਆਏ ਹੈ ਗੇ ਆ four G ਚਲਾਂਦੇ ਪਏ ਆ ਸਾਡਾ ਨੁਕਸਾਨ ਆਹ ਹੁੰਦਾ ਪਿਆ data ਜਿਆਦਾ ਚਲਣ ਨਾਲ ਸਾਡੀ ਜਿਹੜੀ ਫੋਨ ਦੀ ਬਿਟ੍ਰੇਰੀ ਹੈ ਗੀ ਆ ਜਲਦੀ dwon ਹੋਣ ਲੱਗ ਪੈਂਦੀ ਆ ਆਪਾ ਜਿਨ੍ਹਾਂ ਜਿਆਦਾ data use ਕਰਦੇ ਆ facebook instagram game ਚਲਾਂਦੇ ਪਏ ਆਪਾ ਓਹਦੇ ਨਾਲ ਕਿ ਹੁੰਦਾ ਫੋਨ ਦੀ ਬੈਟਰੀ ਜਲਦੀ low ਹੋ ਜਾਂਦੀ

hello ਮੈਂ ਕਹਿੰਦਾ ਪਿਆ ਸੀ four G five G ਦੇ ਬਹੁਤ benefit ਆ ਬਾਕੀ ਤੂੰ ਸੁਣਾ ਹੋਰ ਤੇਰੇ ਹਿਸਾਬ ਨਾਲ ਨੁਕਸਾਨ ਕਿ ਕਿ ਹੋ ਸਕਦੇ ਆ

ਉਹ ਤੇ ਗੱਲ ਤੇਰੀ ਹੈ ਤੇ ਪ੍ਰਜਾਤੀ ਆ ਹੁਣ ਮਨੁੱਖ ਆ ਉਹ ਵੀ ਕਿ ਪ੍ਰਜਾਤੀ ਆ ਚਾਹੇ ਜਾਨਵਰ ਜਾ ਪੰਛੀ ਹੈ ਸਾਰੇ ਇਕ ਪ੍ਰਜਾਤੀ ਆ ਜੇ ਜਾਨਵਰਾਂ ਪੰਛੀਆਂ ਲਈ harmful ਆ ਫਿਰ ਉਹ human ਲਈ ਵੀ harmful ਆ ਕਿਉਕਿ ਰਹਦੇ ਤਾ ਸਾਰੇ ਧਰਤੀ ਆ ਜੀਵਨ ਪੱਧਰ ਤੇ ਸਾਰਿਆਂ ਦਾ ਏਕੋ ਜਿਹਾ ਹੈ ਗਾ ਖਾਨ ਪੀਣ ਹੋਏਗਾ ਥੋੜ੍ਹਾ change ਲੈਂਦੇ ਤੇ ਸਾਰੇ ਸਾਹ ਪਏ ਆ ਜੀਂਦੇ ਕਰਕੇ ਨੁਕਸਾਨ ਤੇ ਸਾਰਿਆਂ ਦਾ ਹੋਵੇ ਗਾ ਯਾਰ ਦਾ ਦੇਖਿਆ ਜਾਵੇ ਨੁਕਸਾਨ ਇਹਨਾਂ ਹੈ ਗਾ ਕਿ five G ਉਹ ਮਨੁੱਖ ਜੀਵਨ ਲਈ ਖ਼ਤਰਨਾਕ ਹੈ ਮੈਂ ਕਈ ਖ਼ਬਰਾਂ ਸੁਣੀਆਂ ਆ five G ਕਰਕੇ ਕੈਂਸਰ ਵੀ ਬਹੁਤ ਫੈਲ ਗਿਆ ਆ ਓਹਦੀਆਂ ਜਿਹੜੀਆਂ ਕਿਰਨਾਂ ਹੈ ਗਈਆਂ ਉਹ ਮਨੁੱਖ ਦੀ body ਨੂੰ ਪ੍ਰਭਾਵਤੀ ਕਰ ਰਹੀਆਂ ਹੈ ਯਾਰ ਤੇਰੀ ਗੱਲ ਸਹੀ ਸਾਡੇ india ਵਿਚ four G ਨੂੰ ਲਿਓਂ ਵਾਲਾ jio ਆ ਕਿਉਕਿ jio ਨੇ ਸ਼ੁਰੂ ਕੀਤੀ ਸੀ four G jio ਨੂੰ ਲੈਣ ਲਗੇ ਏਨੀ ਭੀੜ ਲੱਗੀ ਸੀ jiosim ਪਿੱਛੇ ਹਰ ਬੰਦੇ ਨੇ ਆਪਣੀ sim port ਕਰ ਲਈ ਸੀ ਓਹਦੇ ਕਰੇ idea sim ਖਤਮ ਹੀ ਕਰ ਦਿੱਤੋ ਸੀ vodaphone store ਦੇ jio ਕਰਕੇ ਬੰਦ ਹੋ ਗਏ ਸੀ ਆ ਗਿਆ ਹਰ ਬੰਦੇ ਕੋਲ andirod ਫੋਨ ਹੁੰਦੇ ਸੀ

ਹਰ ਕਿਸੇ sim ਖਰੀਦੀ ਸੀ ਹਰ ਕਿਸੇ ਨੇ benefit ਲਿਆ ਸੀ ਜਦੋ four G ਆ ਗਿਆ ਹੁਣ ਓਹਨੇ ਨੇ ਆਪਣੇ data plan ਵੀ ਵਾਧਾ ਦਿਤੇ ਹੁਣ ਓਹਨਾ ਨੂੰ ਪਤਾ ਲੋਕ ਨੂੰ ਅੱਦਾਤ ਹੋ ਗਈ ਆ ਜਿਥੇ free ਦਿਤੇ ਸੀ ਹੁਣ ਦੇਖਿਆ ਹੋਣਾ ਹਰ ਕਿਸੇ ਨੇ ਕਦੀ ਡੇਢ ਸੋ ਦਾ ਹੁੰਦਾ ਸੀ ਫਿਰ ਦੋ ਸੋ ਦਾ ਹੋ ਗਿਆ ਹੁਣ ਢਾਈ ਸੋ ਦਾ ਹੋ ਗਿਆ ਹੁਣ ਤਿੰਨ ਸੋ ਦਾ ਹੋ ਗਿਆ ਮਤਬਲ ਕਿ double double triple triple ਓਹਨੇ ਨੇ ਰੇਟ ਵਾਧਾ ਦਿਤੇ ਨੇ ਕਮਾਈ ਦਾ ਸਾਧਨ ਕਰਤਾ ਓਹਨੇ ਬਸ four G five G ਨੂੰ ਕੰਪਨੀਆਂ ਵਾਲੇ ਆਪਣਾ ਹੀ benefit ਕਾਮਦੇ ਪਏ ਨੇ ਓਹਨੂੰ ਲੋਕਾਂ ਨਾਲ ਕੋਈ ਲੈਣ ਦੇਣ ਨਹੀਂ ਆ ਕਿੰਨਾ ਨੁਕਸਾਨ ਜਾ ਕਿੰਨਾ ਫਾਇਦਾ ਹੁੰਦਾ ਪਿਆ ਆ

ਹਾਂ ਹਾਂ ਹਾਂ ਹਾਂ ਉਹ ਤੇ ਗੱਲ ਹਾਂ ਹਾਂ

ਹੂ ਹੂ ਸਹੀ ਗੱਲ ਤੇਰੀ ਜੇ ਸੋਚਿਆ ਜਾਵੇ ਇਕ ਤਰਕ ਤੇ ਹਿਸਾਬ ਨਾਲ ਜਿਹੜੇ four G five G data ਹੋ ਗਏ network ਹੋ ਗਏ ਇਹਨਾਂ ਨੇ ਸਾਨੂ benefit ਬਹੁਤ ਦਿਤੇ ਆ ਦੇਖਿਆ ਜਾਵੇ ਹਰ ਇਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਇਕ ਚੰਗਾ ਤੇ ਇਕ ਮਾੜਾ ਜੇ ਫਾਇਦਾ ਆ ਤੇ ਨੁਕਸਾਨ ਵੀ ਓਹਦੇ ਨਾਲ ਹੀ ਆ ਜੇ ਆਪਾ ਦੋਹਾਂ ਦੀ ਗੱਲ ਕਰੀਏ ਤਾ ਆਪਣੇ ਸੁਖ ਸੁਵਿਧਾ ਲਈ four G five G ਬਹੁਤ benefit ਆ ਜਿਵੇ study ਵਿਚ help ਕਰਦਾ ਮੰਜ਼ੋਰਨ ਵਿਚ help ਵੀ ਕਰਦਾ ਆ ਤੇ ਕਈ ਬੰਦੇ ਹੈ ਗਏ ਆ ਜਿਨ੍ਹਾਂ ਦਾ ਹੀ business ਵਪਾਰ ਹੀ ਹੋ ਗਿਆ ਪੈਸਾ ਤੇਲਾ ਵੀ ਇਸ ਜਰੀਏ ਚਾਲਣਾ ਆ ਸਾਡੇ four G three G ਬੰਦ ਹੋ ਜਾਨ ਤੇ ਕਈ ਬੰਦੇ ਬੇਰੋਜਗਾਰ ਹੋ ਜਾਨ ਗਏ ਦੇਕਿਉਕਿ ਓਹਨਾ ਦੇ income ਸਾਧਨ ਹੀ social media ਦੇ data use ਕਰਕੇ video upload ਕਰਦੇ ਆ video upload ਹੋ ਗਏ ਤੇ views ਮਿਲਣ ਗਏ ਤੂੰ ਆਪੇ ਦੇਖ ਲੈ ਜੇ ਆਹ ਸਾਧਨ ਨਹੀਂ ਹੋਣ ਗਏ ਤੇ ਉਹ ਬੰਦੇ ਕਿਥੇ ਜਾਨ ਗਏ ਤੇ ਤਾ data ਕਰਕੇ ਇਹਨਾਂ ਕਰਕੇ ਕਈ ਬੰਦੇ ਹੈ ਗਏ ਜੀਵਨ ਪ੍ਰਵਾਹ ਨਿਰਬਾਹ ਕਰਨਾ ਸਿੱਖਿਆ ਆਪਣਾ ਸੋਚਿਆ ਕਿ ਮੈਨੂੰ ਨੌਕਰੀ ਨਹੀਂ ਮਿਲਦੀ ਪਰ ਮੈਂ ਆਪਣਾ professional choose ਕਰਾਂ ਜਿੰਦੇ ਕਰਕੇ ਕੁਛ ਨਾ ਕੁਛ income ਕਰ ਤੂੰ ਦੇਖਿਆ ਹੋਣਾ ਕਈ ਬੰਦੇ ਆ ਜਿਹੜੇ famous ਆ youtube ਤੇ ਜਿਨ੍ਹਾਂ ਦੇ million subscriber ਉਹ ਚਾਹੁੰਦੇ ਇਕ ਮਿੰਟਾਂ video ਨੂੰ million views ਹੋਣ ਲੱਗ ਗਏ ਤਾ ਓਹਦੇ ਕਰਕੇ ਬੰਦੇ famous ਹੋਈ ਜਾਂਦੇ ਆ ਓਹਨੂੰ ਕਿ ਕਰਦੇ ਕੰਪਨੀ ਵਾਲੇ ਚੁੱਕ ਲੈਂਦੇ ਆ ਓਹਦੇ ਤੋਂ ਏਡਾ ਕਰਵਾਣ ਲਗ ਜਾਂਦੇ ਆ ਕੋਈ advertisement ਕਰਨ ਲੱਗ ਜਾਂਦੇ ਆ ਜਿੰਦੇ ਕਰਕੇ ਬੰਦੇ ਨੂੰ income ਹੋਣ ਲਗ ਜਾਂਦੀ ਆ intagram facebook ਲੈ ਲਾ ਤੂੰ ਹਰ video ਚ ਹਰ ਬੰਦਾ ਕੋਈ ਨਾ ਕੋਈ ਨਵੀਂ video ਹੁੰਦੀ ਜਿਥੇ ਵਿਚ ਕੋਈ ਨਾ ਕੋਈ ਮਾੜੇ ਘਰ ਦਾ ਬੰਦਾ ਜਾ ਚਲੋ ਜਿਸ ਕੋਲ ਪੈਸੇ ਆ but ਇਹਦੇ ਕਰਕੇ ਪਤਾ ਕਿ ਹੋ ਗਿਆ ਜਿਹੜਾ ਮਾੜਾ ਬੰਦਾ ਸੀ ਉਹ ਵੀ ਅਰਸਾ ਤੋਂ ਫ਼ਰਸ਼ ਤੇ ਪੁਚ ਗਿਆ ਮਤਬਲ ਕਿ ਜਿੰਨੇ ਕਦੀ ਸੋਚਿਆ ਨਹੀਂ ਸੀ ਮਈ ਕੁਛ ਇਹਦਾ ਦਾ ਕਰ ਗਾ ਤੇ ਮਤਬਲ ਉਹ ਵੀ ਚੰਗੀ ਜਗ੍ਹਾ ਤੇ ਪੁਚ ਗਿਆ ਕਹਿਣ ਦੀ ਗੱਲ ਇਹੀ ਹੈਕਿ network ਕਰਕੇ ਬਹੁਤ ਜਿਆਦਾ changes ਹੋ ਗਏ network ਆਨ ਕਰਕੇ ਹਰ ਇਕ ਬੰਦੇ ਨੂੰ ਇਕ ਨਵੀਂ ਰਾਹ ਮਿਲੀ ਆ ਮੈਂ ਤੇ ਕਹਿਣਾ ਆ ਕਿ ਹਰ ਇਕ ਬੰਦਾ ਇਕ ਵੱਖਰੇ ਨਜ਼ਰੀਏ ਨਾਲ ਦੇਖ ਰਹੇ ਆ ਬਾਕੀ ਯਾਰ ਨੁਕਸਾਨ ਵੀ ਤੇ ਬਹੁਤ ਹੈ ਗਏ ਆ ਹੁਣੇ ਤੂੰ ਦੇਖਿਆ ਦਸਿਆ ਹੀ ਕਿੰਨੀਆਂ ਪ੍ਰਜਾਤੀਆਂ ਮਰ ਗਈਆਂ ਕੀਨੇ ਲੋਕੀ ਮਾਰ ਗਏ ਕਿ ਹੁੰਦਾ ਪਿਆ ਪਿੱਛੇ ਜੇ ਇਹ ਵੀ ਹੋਇਆ ਸੀ ਕਿ ਕਰੋਨਾ ਜਿਹੜਾ ਕਕਹਿੰਦੇ ਸੀ ਹੋਣ ਕਰਕੇ ਫੈਲਿਆ ਹੁਣ ਆਹ ਸੱਚ ਜਾ ਜੂਠ ਆ ਪਤਾ ਨਹੀਂ ਚੰਗੇ ਮਾਰੇ ਤੇ ਹੈ ਗਏ ਆ ਸਰਕਾਰ ਨੂੰ ਕੁਛ setup ਚੁੱਕਣੇ ਚਾਹੀਦੇ ਆ ਕੁਛ ਇਹਦਾ ਦਾ ਹੋਣਾ ਚਾਹੀਦਾ ਆ ਜਿੰਦੇ ਕਰਕੇ ਹਰ ਬੰਦੇ ਨੂੰ facility ਮਿਲੇ ਤੇ ਜਿਹੜੇ ਨੁਕਸਾਨ ਹੈ ਗਏ ਆ ਜਿਹੜੀਆਂ ਕਾਮਿਆਂ ਹੈ ਗਿਆ ਓਹਨੂੰ ਦੂਰ ਕੀਤਾ ਜਾਵੇ ਸਹੀ ਗੱਲ ਤੇਰੀ ਅੱਜ ਬਹੁਤ ਖੁਸ਼ੀ ਹੋਈ ਤੇਰੇ ਨਾਲ ਮਨੀ ਗੱਲ ਕਰਕੇ ਤੁਸੀ ਦਸਿਆ ਕਿ four g ਵਿਚ ਕਿ ਤੇ five G ਕਿ ਸੀ ਪਤਾ ਸਾਨੂੰ ਇਹਦੇ ਵੀ benefit ਪਤਾ ਲਗੇ ਤੇ ਨੁਕਸਾਨ ਵੀ ਪਤਾ ਲਗੇ ਤੇ ਜਰੂਰ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆ ਤੇ ਬਹੁਤ ਖੁਸ਼ੀ ਹੋਈ ਤੇਰੇ ਨਾਲ ਗਲਕਰਕੇ ਫਿਰ ਕੀਤੇ ਮੈਂ ਗੱਲ ਕਰਾ ਗਏ ਫੋਨ ਕਰਕੇ ok bye